ਤੇ ਇਹਦੀ quality ਬਹੁਤ ਵਧੀਆ ਹੈ. ਇਨ੍ਹਾਂ ਦੇ ਥੋੜੇ ਜੇ ਮਤਲਬ mid-range ਤੋਂ ਮਤਲਬ, ਵੀਹ ਹਜ਼ਾਰ ਤੋਂ ਉਪਰ ਆਉਂਦੇ ਹੈ ਪਰ quality ਬਹੁਤ ਵਧੀਆ ਦਿੰਦੇ ਹੈ. ਇਹਨਾਂ ਦਾ ਕੈਮਰਾ ਹੋ ਗਿਆ

ਤੀਜੇ number ਤੇ samsung ਤੇ ਚੌਥੇ number ਤੇ ਆਪਣਾ redme. ਤੇ ਉਸ ਤੋਂ ਬਾਅਦ ਹੋਰ ਕੰਮਪਨਿਆਂ vivo, oppo ਵਗੈਰਾ. ਠੀਕ ਹੈ. ਠੀਕ ਹੈ. ਸੰਨੀ ਜੀ ਮੈਂ ਨਾਂ ਫ਼ਿਰ ਪਰਸੋੰ ਨੂੰ ਆਉਣਾ ਆਪਾਂ ਫਿਰ one plus ਦੇ showroom ਚਲਦੇ ਹਾਂ, ਜਾਂ iphone ਦੇ ਦੋਨਾਂ 'ਚੋਂ ਇੱਕ ਦੇ ਕਿਉਂਕਿ ਇਨ੍ਹਾਂ ਦਾ ਮੈਨੂੰ best ਲਗਿਆ ਦੋਨਾਂ ਦਾ. ਹਾਂਜੀ ਹਾਂ. security ਨੂੰ ਲੈ ਕੇ ਵੀ ਇਨ੍ਹਾਂ ਦਾ ਬਹੁਤ ਵਧੀਆ software update ਹੁੰਦੇ ਰਹਿੰਦੇ ਹੈ ਤੇ. ਇਨ੍ਹਾਂ ਦੀ ਮਤਲਬ ਅਅ manufacturing ਵੀ ਬਹੁਤ high level ਦੀ ਹੈ. ਬਹੁਤ ਵਧੀਆ quality use ਕਰਦੇ ਹੈ. ਹਰ ਇੱਕ ਆਪਣੇ ਸਮਾਨ ਚ ਠੀਕ ਹੈ, ਸੰਨੀ ਜੀ. ਫਿਰ ਮੈਂ ਰੱਖਦਾ phone ਮੈਂ ਤੁਹਾਨੂੰ ਪਰਸੋਂ ਨੂੰ ਕਾੱਲ ਕਰਦਾਂ ਫਿਰ ਆਪਾਂ ਮਿਲਦੇ ਹਾਂ.

hello

ਬੱਸ ਵਧੀਆ ਤੁਸੀਂ ਦੱਸੋ aunty ਜੀ ਬੱਸ ਠੀਕ ਏ ਬੇਟਾ ਤੁਸੀਂ ਸੁਨਾਓ ਹੋਰ ਤਿਉਹਾਰ ਆ ਰਹੇ ਨੇ

ਸਫਾਈਆਂ ਹੀ ਸਫਾਈਆਂ ਚੱਲਦੀਆਂ ਪਈਆਂ ਨੇ

ਉਹੀ ਬੱਸ ਸਮਾਨ ਸਮਾਨ ਵਗੈਰਾ ਲਿਆਉਣ ਦੀ ਤਿਆਰੀ ਚੱਲਦੀ ਪਈ ਏ ਬੱਸ ਜਿਹੜਾ ਜੁਹ੍ੜਾ ਲਿਆਣਾ ਏ ਜੋ ਮਿੱਠਾਈਆਂ ਵਗੈਰਾ ਲਿਆਨੀਆਂ ਨੇ

ਕੋਲੋਂ ਬੜਾ ਸਮਾਨ ਲਿਆਣੇ ਹਾਂ

ਮਤਲਬ ਕਿ ਆਪਣੀ labor ਨੂੰ ਵੰਡਦੇ ਹਾਂ

ਹਾਂਜੀ ਆਪਣੀ labor ਨੂੰ ਸਾਰਿਆਂ ਨੂੰ

ਅਸੀਂ ਵੀ ਇਹੋ ਬੱਸ ਸਾਰਾ ਕੁੱਝ ਆ ਹੀ chocolates ਵਗੈਰਾ ਕਿਸੇ ਨੂੰ or ਜਿਵੇਂ hamper ਚੱਲਦੇ ਪਏ ਏ ਅੱਜਕਲ

relatives ਹੋ ਗਏ ਜਿਹੜੇ ਨੇੜੇ ਦੇ ਆਪਣੇ

ਉਹਨਾ ਨੂੰ ਸਾਰਿਆਂ ਨੂੰ ਵੰਡਦੇ ਦੇ ਹਾਂ ਮਿਠਾਈਆਂ

ਅਸੀਂ ਵੀ ਇੱਦਾਂ ਹੀ ਕਰਦੇ ਹਾਂ or ਜਿੱਦਨ ਵੀ ਤਿਉਹਾਰ ਆ ਗਿਆ ਨਵੇਂ ਕੱਪੜੇ ਸਲਾਂਲੇ

ਜਾਂ ਰੰਗੋਲੀ ਜਿਹਨੂੰ ਸ਼ੋਂਕ ਹੈਗਾ ਉਹ ਬਣਾ ਲੈਂਦਾ ਰੰਗੋਲੀ

ਹੁਣ ਮਤਲਬ ਕੀ ਕਹਿੰਦੇ ਨੇ ਸਾਨੂੰ ਤਿਉਹਾਰ ਆਇਆ ਵੇ ਸਾਡੇ ਵਾਸਤੇ

ਹਾਂ ਤੁਸੀਂ ਵੀ ਫ਼ਿਰ ਕਿਵੇਂ ਕਰਦੇ ਹੋ ਇਹੀ ਬੱਸ ਉਹੀ ਕੱਪੜੇ ਵਗੈਰਾ ਲੈ ਆਏ ਜਾਂ ਰੰਗੋਲੀ ਬਣਾਲੀ ਉਹਦੇ ਲਈ ਸਮਾਨ ਲੈ ਆਏ

ਜਾਂ ਜੋ ਪਾਣਾ ਏ ਨਵੇਂ ਕੱਪੜੇ shoes ਪਾਣੇ ਹਨ ਜੁੱਤੀ ਨਵੀਂ ਪਾਨੀ ਉਹ ਲੈ ਆਏ ਹਾਂਜੀ

ਅਹ ਬਾਕੀ decoration ਦਾ ਸਮਾਨ ਬਹਾਰ ਦਾ ਹੋ ਗਿਆ

ਦੀਵਾਲੀ ਦੇ ਕੋਲ ਕਿਸੇ ਦੇ ਸਾਨੂੰ ਬਾਜ਼ਾਰ ਦੀਆਂ ਮਿਠਾਈਆਂ ਕਿਸੇ ਦੇ ਬਹੁਤ ਚੰਗੀਆਂ ਨਹੀਂ ਲੱਗਦੀਆਂ

ਬਾਕੀ ਆਸ਼ ਪੜੋਸ਼ ਚ ਜੋ ਦੇਣੇ ਹੋਏ ਇਹ ਅੱਜ

ਉਹੀ ਓ ਮਤਲਬ ਕੀ gift ਕਰ ਦਈਦੇ ਨੇ

ਲਈ ਦਾ ਨਹੀਂ ਤੇ ਕਿਸੇ ਦੇ ਜਿਹੜਾ ਨੇੜੇ ਤੇੜੇ relatives ਉਹਨਾ ਦੇ ਘਰ ਜਾਕੇ ਮਨਾਲੀ ਹਾਂ ਨਾਨਕੇ ਵਗੈਰਾ ਹੋਗੇ ਉਹਨਾ ਨਾਲ ਮਨਾਲੀ

ਵਗੈਰਾ or ਸਫਾਈਆਂ ਵਗੈਰਾ ਸਾਰਾ ਸ੍ਜਾਵਟ ਕਰਕੇ

ਫ਼ੇਰ ਰਾਤ ਭਰ ਲੱਗੇ ਰਹਿੰਦੇ ਨੇ ਬੱਚੇ ਬੱਸ ਇੱਦਾਂ ਹੀ ਤਿਉਹਾਰ ਮਨਾਇਆ ਜਾਂਦਾ

ਕੱਲ ਬੱਸ ਅਸੀਂ ਵੀ ਗੁਰੂਦੁਆਰਾ ਵਗੈਰਾ ਜਿਵੇਂ ਲੈਕੇ ਜਾਣਾ ਉਹ candles ਵਗੈਰਾ ਲੈਕੇ ਜਾਣੇ ਹਾਂ ਜਲਾਨੇ ਹਾਂ ਦੀਵੇਂ ਵਗੈਰਾ ਹੋ ਗਏ

ਹਾਂਜੀ ਅਸੀਂ ਵੀ ਇੱਦਾਂ ਹੀ ਕੁਟੀਆ ਸਾਹਿਬ ਚਲੇ ਜਾਂਦੇ ਹਾਂ ਜਾ ਕਿੱਧਰੇ ਹੋਰ ਕਿੱਥੇ ਚੱਲੇ ਜਾਣੇ ਹਾਂ ਕੋਈ ਨਜ਼ਦੀਕ ਗੁਰੂਦੁਆਰਾ ਹੋਏ

ਮਤਲਬ ਮਿਠਾਈ ਮਤਲਬ ਕੀ ਜੋ ਵੀ ਹੁੰਦਾ ਏ ਪਤਾ ਕੀ ਇਸ ਤਰ੍ਹਾਂ ਹੀ ਕਰਦੇ ਹਾਂ

ਬੱਸ ਆਂਟੀ

ਹਾਂਜੀ ਤੁਸੀਂ ਦੱਸੋ ਘਰ

ਬੱਚਿਆਂ ਨੂੰ ਬਾਜ਼ਾਰ shopping ਕਰਨ ਵਾਸਤੇ ਲੈ ਜਾਈਦਾ ਏ

ਹੋ ਆਂਦੇ ਨੇ ਹੋਰ ਚਲੇ ਗਏ ਬਾਹਰ ਕਿਸੇ ਜਗ੍ਹਾ

ਨੇੜੇ ਥੇੜੇ ਅਗ਼ਰ ਕਿਸੇ ਦੇ ਵਿਆਹ ਵਿਹੁ ਆਗਿਆ ਉਹਦੇ ਚਲੇ ਗਏ ਕਿਸੇ ਦੇ

ਮਤਲਬ ਕੀ ਬੈਠ ਕੇ ਪਾਠ ਪੂਜਾ ਕਰੋ ਪੂਜਾ ਕਰੀ ਦੀ ਏ ਮਾਤਾ ਦੀ ਲਕਛਮੀ ਦੀ

ਆਪਣੇਂ ਆਪਣੇਂ ਬੱਚਿਆਂ ਦੀ ਖੁਸ਼ੀ ਹੁੰਦੀ ਏ ਨਾ ਕਈ ਬੱਚੇ

ਸ਼ੋਂਕ ਬੜਾ ਹੁੰਦਾ ਏ ਨਾ ਬੱਚਿਆਂ ਨੂੰ ਤੇ

ਪਟਾਕੇ ਫ਼ੇਰ ਦੋ ਦਿਨ ਚਲਾਦੇ ਰਹਿੰਦੇ ਨੇ ਫ਼ਿਰ ਅਹ ਕਈ ਤੇ ਹੱਫ਼ਤੇ ਹੱਫ਼ਤੇ ਦੇ ਪਹਿਲੇ ਵੀ ਚਲਾਦੇ ਰਹਿੰਦੇ ਨੇ ਇੱਧਰ ਤੇ

ਹੱਫ਼ਤੇ ਦੋ ਹੱਫ਼ਤੇ ਪਹਿਲੇ ਹੀ ਸ਼ੁਰੂ ਹੋ ਜਾਂਦੇ ਏ ਪਟਾਕੇ

ਹਾਂਜੀ ਸ਼ਫ਼ੇਦ ਸਫੈਦੀਆਂ ਜਿਹਨੇ ਕਰਾਨੀਆਂ paint ਕਰਾਨਾ ਜਿਨ੍ਹਾਂ ਨੇ ਉਹ ਕਰਾਂਦੇ

ਬਾਅਦ ਆਮ ਸਾਰੇ ਲੋਕ ਇਸ ਤਰ੍ਹਾਂ ਹੀ ਕਰਦੇ ਨੇ

ਹਾਂ paint ਹੀ ਆਂ ਗਏ ਏ ਪੁਟੀ ਵਗੇਰਾ ਹੋਗੀ ਏ ਉਹੀ ਏ ਬੱਸ ਹਾਂਜੀ ਫ਼ੇਰ ਰਾਤ ਦਿਨ ਫ਼ਿਰ ਪਹਿਲੇ ਤਿਆਰੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਤਿਉਹਾਰ ਦੀਆਂ

ਹੋਰ ਤੁਸੀਂ ਸੁਨਾਓ ਬੱਸ ਆਂਟੀ

ਬੱਸ ਇਹੀ ਜੋ ਵੀ ਮਿੱਠਾਈਆਂ ਵਗੈਰਾ ਲਿਆਏ ਸਫਾਈ ਸਫ਼ੁਈ ਕਰਾਲੀ ਜਾਂ paint ਵਗੈਰਾ ਨਹੀਂ ਤੇ ਰੰਗੋਲੀ ਦੇ ਜਾਂ ਤੇ ਬਣਾਲੀ ਚਾਰੋ ਪਾਸੋ decorate ਕਰ ਲਿਆਂ ਘਰ ਅੰਦਰੋ ਵੀ ਤੇ ਬਾਹਰੋ ਵੀ

ਉਹ ਸਜਾਵਟ ਤੇ ਕਰਦੇ ਹੀ ਏ

ਜਿਹਨੂੰ ਦੇਣਾ ਹੁੰਦਾ ਉਹ ਲੈ ਆਨੇ ਹਾਂ shopping

ਤੇ ਬੱਸ ਸਾਡੇ ਇਸ ਦਿਨ ਸ਼੍ਰੀ ਗੁਰੂ ਅਹ ਗੁਰੂ ਤੇਗ ਬਹਾਦਰ ਜ਼ੀ ਗੁਰੂ ਰਾਮਦਾਸ ਜੀ ਏ ਚੋਦਾਂ ਵਰਸ਼ ਦਾ ਬਨਵਾਸ ਕੱਟਕੇ ਕਹਿੰਦੇ ਰਾਮ ਜੀ ਆਏ ਸੀ ਨਾ ਤਾਂ ਕਰਕੇ

ਬਾਰਾਂ ਪਤਾ ਨਹੀ ਐਵੇ ਹੀ ਕੁੱਝ ਸੀ

ਅਹ ਸਾਡੇ ਹਿੰਦੁਆਂ ਵਿੱਚ ਉਹ ਰਾਮ ਜੀ ਚੋਦਾਂ ਵਰਸ਼ ਦਾ ਵਣਵਾਸ

ਹਾਂ ਸਾਡੇ ਪਾਠ ਵਗੈਰਾ ਕਰ ਲਿਆ

ਦੀਵਾਲੀ ਬੜੀ ਧੂਮ ਧਾਮ ਕੇ ਮਨਾਦੇ ਨੇ ਹਾਂਜੀ ਸਾਡੇ ਸਵੇਰੇ ਸਵੇਰੇ ਪਹਿਲੇ ਉੱਠ ਕੇ ਆਹ ਪਾਠ ਵਗੈਰਾ ਕਰਕੇ ਗੁਰੂਦੁਆਰੇ ਟੇਕ ਆਏ ਮੱਥਾ